ਬਈ ਇਹਨੇ ਅੱਗ ਲਾ ਉਹ ਵੀ ਲੇ ਆਈ ਕੱਚ ਦੇ ਗਿਲਾਸ ਵੀ ਲੇ ਆਈ ਟਰੇਆਂ ਵੀ ਲੈ ਆਈ ਹੋਰ ਗਲਾਸੀ ਵੀ ਲੈ ਆਈ ਓਹਨੂੰ ਤਾਂ ਅੱਗ ਲੱਗ ਜਾਣੀ ਦੇਖਕੇ ਦੇਖ ਕੇ ਹੀ ਜੇ ਲੇ ਆਈ ਵੀ ਭਾਭੀ ਤੁਹਾਨੂੰ

ਐਦਾਂ ਹੈਨੀ

ਪੈਸੇ ਦੇਤੇ ਓਹਨੀ ਹੈਨਾ ਮੰਮੀ ਕਹਿੰਦੀ ਚਲ ਸਾਡੇ ਵੱਲ ਤੇ ਸਮਾਨ ਲੈ ਲਈ ਜਿਹੜਾ ਲੈਣਾ

ਮੈਂ ਅੱਗ ਲੱਗ ਜਾਣੀ ਇਹਨੂੰ ਚਿੰਤਾ ਵੀ ਤਾਂ ਨੀ ਦੇ ਗਿਆ ਪੈਸੇ ਇਹਨੂੰ ਖਰਚਣੇ ਨੂੰ ਅੱਛਾ ਭਾਈ ਨੇ ਪਾਏ ਪੈਸੇ ਭਾਭੀ ਸਾਰੇ ਭਲਾਂ ਪੰਜ ਸੋ ਰੁਪਏ ਦਾ ਇੱਕ ਦਿਨ ਦਾ ਇਹਦਾ ਖਰਚਾ ਦਵਾਈਆਂ ਦਾ ਤਾਂ ਹੋਣਾ ਹੀ ਥਾ ਭਾਭੀ ਹੋਸਪੀਟਲਾਂ ਚ ਪਤਾ ਨੀ ਲਗਦਾ

ਮੈਂ ਤਾਂ ਜਾਂਦੀ ਹੋਈ ਐ aunty ਮੈਂ ਨਹੀਂ ਜਾਂਦੀ ਗੀ

ਰਾਤੀ ਨੀਂਦ ਆ ਗਈ ਥੀ

ਮੈਂ aunty ਥੱਲੇ ਜਾ ਕੇ ਆਂਦੀ ਓਹ ਖੁੱਲ੍ਹਾ ਹੁੰਦਾ washroom ਥੱਲੇ ਓਹਨੇ ਜਾਣਾ ਉਹ ਬਾਹਰ ਜਾਏ ਆਣਾ ਮੇਰੀ ਨੀ ਰੂਹ ਕਰਦੀ ਆਪਣੀ ਵੀ ਮੈਂ ਸਵੇਰੇ flush ਗਈ ਥੀ ਉਹ ਵੀ ਬੜੀ ਮੁਸ਼ਕਿਲ ਨਾਲ ਪਤਾ ਨਿਆਣੇ ਨੂੰ infection ਹੈਗੀ ਬੱਚਿਆਂ ਨੂੰ ਇਹ ਹੋਰ infection ਹੋ ਜਾਣੀ ਇਹ ਤਾਂ ਗ਼ਲਤ ਗੱਲ ਆ ਲੋਕਾਂ ਦੀ ਮੇਰੀ ਜਿਹੜੀ ਨਾਲ ਦੀ room ਆਲੀ mate ਐ ਨਾ aunty ਮੈਂਨੂੰ ਦੇਖ ਕੇ ਆਈ washroom ਗਈ ਥੀ ਨਾ ਉਹ ਸਾਫ bathroom ਉਹ ਸਾਫ ਐ ਐਨ ਉਹ ਕਹਿੰਦੀ ਸਮਝਾ ਲੈ ਕਰ ਬੱਚੇ ਨੂੰ infection ਉਹ ਹੋ ਜਾਣਾ ਨਾ ਇਹਨੂੰ ਉਹ ਤਾਂ ਕਰਕੇ ਅੱਛਾ ਗੁਸਲਖਾਨੇ ਜਾ ਕੇ ਆਏ ਹਾਂ ਗੁਸਲਖਾਨੇ ਜਾ ਕੇ ਆਏ pure ਪੰਜਾਬੀ ਚ ਹੀ ਇਹ ਗੰਦੇ ਕੰਮ ਕਰਿਆ ਕਰਦਾ

ਫੇਰ ਫੇਰ ਫੇਰ ਓਹੀ ਤੇ ਦੱਸਿਆ ਕਰਦੀ ਅਹ ਫੇ ਫੇਰ ਭਰਾ ਪਰ ਚਲ ਇਥੇ ਨੂੰ ਲੈ ਆਇਆ ਪਹਿਲਾਂ ਵੀ ਚਲ ਇਥੇ ਰੱਖ ਲੈਂਦੇ ਐ ਫੇਰ ਬੋਲੇ infection ਇਹਨੂੰ ਹੋ ਜਾਣੀ ਗੁੜੀਆ ਨੂੰ ਬੜੀ ਨੂੰ ਫੇਰ ਕਹਿੰਦਾ ਰਹਿਣ ਦੇ ਮੈਂ ਆ ਲੈਣ ਦੇ ਘਰ ਬੜੀ ਦੀਦੀ ਐ ਨਾ ਮੇਰੀ ਇਥੇ ਗੰਗੂਵਾਲ ਕਹਿੰਦੇ ਇਹਦਾ ਘਰ ਚੱਲ ਜਾਂਦਾ ਆਏਂ ਤਾਂ ਚਲ ਓਥੇ ਰਹਿ ਲੂੰਗੇ ਮੰਮੀ ਨੂੰ ਨਾ ਦੱਸੀਂ ਨਹੀਂ ਤਾਂ ਮੰਮੀ ਨੇ ਕਹਿਣਾ ਇਥੇ ਕਾਤੇ ਨੀ ਰਿਹਾ ਨਹੀਂ ਤਾਂ ਮੰਮੀ ਨੇ ਰਾਤੇ ਨੂੰ ਉੱਠ ਦੀ ਐ ਮੇਰੀ ਕੁੜੀ ਉਹ ਚਾਰ ਪੰਜ ਵਾਰ ਉੱਠਦੀ ਉਹ ਰਾਤੇ ਨੂੰ ਚਾਰ ਪੰਜ ਵਾਰ ਉੱਠ ਜਾਂਦੀ ਹਾਂਜੀ ਚਾਰ ਪੰਜ ਵਾਰ ਉੱਠ ਜਾਂਦੀ ਫੇਰ ਇਹਦੀ ਵਜ੍ਹਾ ਕਰਕੇ ਨਾ ਫੇਰ ਉਹ ਓਥੇ ਰਿਹਾ ਦੇ ਘਰ ਓਹਨੂੰ ਬੇਚਾਰੇ ਨੇ ਦੇਖਿਆ ਰਾਤੇ ਨੂੰ ਭਾਈ ਨੇ ਮੇਰੇ ਨੇ ਉੱਤੋਂ ਸੱਸ ਤਾਂ ਮੇਰੀ ਜੇਠਾਣੀ ਵੀ ਏਦਾਂ ਦੀ ਹੋਈ ਮੇਰੀ ਅੱਗੇ ਹੈਨਾ ਕਿਸੇ ਦੀ ਵੀ ਸਾਰੀਆਂ top ਦੀਆਂ ਏਂ top ਦੀ ਹੈ ਏ ਏਦਾਂ ਦੀਆਂ ਤਾਂ ਹੋਵੇ ਨਾ ਕਿਸੇ ਦੀ ਮੈਂ ਤਾਂ ਨਾ ਹੋਣੇ ਮੰਜੂਰ ਹੈ

ਇੱਕ ਵਾਰ ਫੇਰ phone ਕਰਦੀ ਤੂੰ ਕਹਿ ਤੁਸੀਂ ਆਏ ਨੀ ਮੈਂ ਨੀ ਕਰਨਾ ਕਿਉਂ ਮੈਂ ਕਿਉਂ ਕਰਨਾ ਮੇਰੀ ਤਾਂ ਪਹਿਲੀਂ ਹੀ ਨੀ ਰੂਹ ਕਰਦੀ ਉਹ ਤਾਂ ਮੈਂਨੂੰ ਸਾਰੇ ਬੋਲਣ ਲੱਗ ਪਏ ਕਿ ਕਰਦੇ ਕਰਦੇ ਵੀ ਚਲ ਕੋਈ ਨੀ ਇਕ ਵਰ ਕਰ ਦਿਣੇ ਐ ਤਾਂ ਰੂਹ ਹੀ ਨੀ ਕਰਦੀ ਮੈਂਨੂੰ ਪਤਾ ਆ ਵੀ ਕਿਦਾਂ ਦੇ ਬੰਦੇ ਆ ਏਦਾਂ ਦੇ ਬੰਦੇ ਨਾਲ ਮੂੰਹ ਹੀ ਨਾ ਮਾਰੋ ਫੇਰ ਨਹੀਂ ਤੂੰ ਇੱਕ ਵਾਰ phone ਕਰਦੇ ਕਿ ਤੁਸੀਂ ਆਏ ਨੀ ਦੇਖੀ ਕਿਆ ਕਹਿੰ

ਨੀ ਮੈਂ ਕਿਉਂ ਕਰਨਾ ਬੀ ਆਏ ਕੀ ਨਹੀਂ ਆਏ ਨਹੀਂ ਆਏ ਤਾਂ ਨਾ ਆਣ ਮੇਰਾ ਤਾਂ ਨਿਆਣਾ ਆ ਭਾਈ ਉਹ ਉਹ ਵੀ ਮੇਰੇ ਤੇ ਹੁਣ ਓਹਦੇ ਮੈਂ ਗੱਲ ਤਾਂ ਮੇਰੀ ਭਾਬੀ ਸੁਣਿਆ ਨੀ ਕਰਦੇ ਦੇਖੀਂ ਮੈਂ ਕਿਹਾ ਥਾ ਨਾ ਮੰਮੀ ਬਿਮਾਰ ਐ ਇਹ ਬਾਰ ਬਾਰ phone ਕਰਿ ਜਾਂਦੀ ਪਈ ਹੁਣ

ਤੇਰੀ ਸੱਸ ਨੂੰ ਬੜੀ ਜਵਾਨੀ ਚੜੀ ਵੀ ਹੈਨਾ ਆਹੋ ਪਲਾਜੋ ਤਾਂ ਪਵਾਂਦੀ ਤੀ ਲੇਖ ਸ਼੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ, ਸ਼੍ਰੀ ਹਰਗੋਬਿੰਦ ਸਾਹਿਬ ਜੀ ਸਿਖਾਂ ਦੇ ਛੇਵੇਂ ਗੁਰੂ ਸਨ । ਆਪ ਜੀ ਦਾ ਜਨਮ ਉੰਨੀ ਜੂਨ ਪੰਦਰਾ ਸੋ ਪਚਾਨਵੇ ਈਸਵੀ ਨੂੰ ਪਿਤਾ ਗੁਰੂ ਅਰਜਨ ਦੇਵ ਜੀ, ਅਤੇ ਮਾਤਾ ਗੰਗਾ ਜੀ ਦੇ ਘਰ, ਪਿੰਡ ਬਡਾਲੀ, ਜਿਲਾ ਅੰਮ੍ਰਿਤਸਰ ਵਿਖੇ ਹੋਇਆ। ਆਪ ਜੀ ਦੀ ਵਿਦਿਆ ਅਤੇ ਸ਼ਸਤਰਾਂ ਦੀ ਸਿਖਲਾਈ ਲਈ, ਬਾਬਾ ਬੁਢਾ ਜੀ ਨੂੰ, ਜ਼ਿਮ੍ਮੇਵਾਰੀ ਸੋਮ੍ਪੀ ਗਈ ਆਪ ਜੀ ਦਾ ਵਿਆਹ, ਮਾਤਾ ਧਨੁਤੀ ਜੀ ਮਾਤਾ ਨਾਨਕੀ ਜੀ, ਅਤੇ ਮਾਤਾ ਮਾਹਾਦੇਵੀ ਨਾਲ ਹੋਇਆ । ਆਪ ਜੀ ਦੇ ਘਰ ਪੰਜ ਪੁਤਰਾਂ, ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਨ੍ਨਿਰਾਏ ਜੀ ਬਾਬਾ ਅਟਲ ਰਾਏ ਜੀ, ਬਾਬਾ ਤੇਗ ਮਲ ਜੀ, ਜਿੰਨਾ ਨੂੰ ਅਸੀਂ, ਗੁਰੂ ਤੇਗ ਬਹਾਦਰ ਜੀ ਦੇ ਨਾਂ ਨਾਲ ਜਾਣਦੇ ਹਾਂ, ਅਤੇ ਇਕ ਪੁਤਰੀ, ਬੀਬੀ ਵਿਰੁ ਜੀ ਨੇ ਜਨਮ ਲਿਆ। ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਪਚੀ ਮਈ, ਸੋਲਾਂ ਸੋ ਛੇ ਈਸਵੀ ਨੂੰ, ਬਾਬਾ ਬੁਢਾ ਜੀ ਨੇ ਸ਼੍ਰੀ ਗੁਰੂ ਹਰ੍ਗੋਵਿੰਦ ਸਾਹਿਬ ਜੀ ਨੂੰ ਗੱਦੀ ਤੇ ਬਿਠਾ ਕੇ ਗੁਰਿਆਈ ਦੀ ਜ਼ਿਮ੍ਮੇਵਾਰੀ ਸੋਪੀ ਸਿਖਾਂ ਦੇ ਕੰਦਰੀ ਅਸਥਾਨ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਸਾਮਨੇ, ਗੁਰੂ ਹਰਗੋਬਿੰਦ ਜੀ ਇਕ ਥੜੀ ਦੀ ਉਸਾਰੀ ਕੀਤੀ, ਜਿਸ ਤੋਂ ਬਾਅਦ ਵਿਚ ਅਕਾਲ ਉਸਰਾਯਾ ਗਿਆ । ਗੁਰੂ ਹਰ ਗੋਬਿੰਦ ਸਾਹਿਬ ਜੀ ਨੇ ਵਿਚ ਵੀਰ ਰਾਸ ਭਰਨ ਲਾਇ ਅਕਾਲ ਤਖ਼ਤ ਦੇ ਯੋਧਿਆਂ ਦੀਆਂ ਵਾੜਾਂ ਦਾ ਗਾਅਨ ਸ਼ੁਰੂ ਕੀਤਾ। ਗੁਰੂ ਹਰ ਗੋਬਿੰਦ ਸਾਹਿਬ ਨੇ ਗੱਦੀ ਨੂੰ ਪਾਤਸ਼ਾਹੀ ਦਾ ਰੂਪ ਦੇ ਦਿੱਤਾ ਆਪ ਪੰਜ ਸ਼ਸਤ੍ਰ ਪਹਨ ਕੇ ਸ਼ੀਸ਼ ਉਪਰ ਬਾਦਸ਼ਾਹ ਵਾਂਗ ਕਲਾਂਗੀ ਸਜਾ ਕੇ, ਗੁਰੂ ਗੱਦੀ ਉਪਰ ਬੈਠਦੇ ਸਨ ਪੰਜ ਜੁਲਾਈ ਸੋਲਾਹ ਸੋ ਛੇ ਈਸਵੀ ਨੂੰ ਗੁਰੂ ਹਰ ਗੋਵਿੰਦ ਸਾਹਿਬ ਜੀ ਨੇ ਬਾਬਾ ਬੁਢਾ ਜੀ ਨੂ, ਦੋ ਤਲਵਾਰਾ ਪੇਸ਼ ਕਰਨ ਲਈ ਕੇਹਾ ਇਕ ਸਜੇ ਪਹਨੀ, ਤੇ ਦੂਜੀ ਖੱਬੇ ਪਾਸੇ ਡਾਡੀ ਅਬਦੁਲਲਾ ਅਨੁਸਾਰ, ਦੋ ਤਲਵਾਰਾ ਬੰਦੀਆਂ, ਇਕ ਮੀਰੀ ਦੀ, ਇਕ ਪੀਰੀ ਦੀ, ਇਖ ਏਥ੍ਮਤ ਦੀ, ਇਕ ਰਾਤ ਦੀ ਇਕ ਰਾਖਿਗੜੇ ਦੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਰਮਾਇਆ ਕਿ, ਗੁਰੂ ਘਰ ਇਹ ਦੋਵੇ ਸ਼ਕਤੀਆਂ, ਸੰਤ ਦੇਰੀ ਤੇ, ਵਾਹੀ ਰਾਜਸੀ ਤਾਕਤ ਮੇਰੀ, ਕਠੇ ਕਾਮ ਕਰਨਗੇ ਚੰਗਾ ਸੰਤ ਹੀ ਚੰਗਾ ਸਿਪਾਹੀ ਹੋ ਸਕਦਾ ਹੈ ਤੇ ਚੰਗਾ ਸਿਪਾਹੀ ਹੀ ਚੰਗਾ ਸੰਤ ਸਿਖਾਂ ਨੂੰ ਸ਼ਾਸਤ੍ਰ ਵਿਦਿਆ ਸਿਖਾਉਣ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਭਾਈ ਸ਼੍ਰੀ ਚੰਦ ਵਰਗੇ ਸੂਰਵੀਰ ਯੋਧਿਆਂ ਦੀ ਨਿਗਰਾਨੀ ਹੇਠ ਗਾਬ੍ਰੁਆਂ ਦੀ ਸਿਖਲਾਈ ਦਾ ਪ੍ਰਬੰਧ ਕੀਤਾ। ਇਸ ਤਰਹ ਸਿਖ ਫੋਜ ਦੀ ਨੀਹ ਰਖੀ ਆਪ ਨੇ ਪਾਣੀ ਦੀ ਲੋੜ ਪੂਰੀ ਕਰਨ ਲਈ, ਰਾਮਸਰ

ਜਹਾਂਗੀਰ ਨੇ ਗੁਰੂ ਸਾਹਿਬ ਜੀ ਦਾ ਹਰਮਨਪਿਆਰਾ ਪਸੰਦ ਨਾ ਆਯਾ ਸੋਲਾਂ ਸੋ ਬੜਾ ਵਿਚ ਉਸਨੇ ਆਗਰੇ ਤੋਂ ਹੁਕਮ ਦੇ ਕੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿੱਲੇ ਵਿਚ ਕੈਦ ਕਰਨ ਦਾ ਹੁਕੂਮ ਦੇ ਦਿੱਤਾ, ਜਿਥੇ ਹੋਰ ਰਾਸ਼੍ਤ੍ਰਿਆ ਕੈਦੀ ਕਥੇ ਹੋਏ ਸਨ ਸੋਲਾਂ ਸੋ ਚੋਦਾਂ ਵਿਚ, ਜਹਾਂਗੀਰ ਨੂੰ ਦਮੇ ਦਾ ਬੜ

ਚੋਲੇ ਦੀਆਂ ਗੁਰੂ ਸਾਹਿਬ ਦੇ ਚੋਲੇ ਦੀਆ ਕਲੀਆਂ ਫੜ ਕੇ ਬਵੰਜਾ ਰਾਜਾ ਵੀ ਜੇਲ ਵਿਚੋਂ ਰਿਹਾ ਹੋਏ ਸਨ ਇਸ ਕਰਕੇ ਆਪ ਨੂੰ ਬਾਂਦੀਸ਼ੋਰ ਨਾਮ ਨਾਲ ਯਾਦ ਕੀਤਾ ਯਾਂਦਾ ਹੈ ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਵਿਚ, ਚਾਰ ਜੰਗਾ ਲੜੀਆਂ, ਤੇ ਚਾਰਾਂ ਵਿਚ ਜਿਤ ਪ੍ਰਾਪਤ ਕੀਤੀ ਸੋਲਾਂ ਸੋ ਸਤਾਈ ਵਿਚ ਗੁਰੂ ਜੀ ਨੇ ਕੀਰਤਪੁਰ ਸ਼ਹਰ ਦੀ ਸਥਾਪਨਾ ਕੀਤੀ, ਇਥੇ ਨੋ ਸਾਲ ਸਮਾਂ ਗੁਜਾਰਿਆ ਗੁਰੂ ਸਾਹਿਬ ਜੀ ਨੇ ਹਰ ਪਾਸੇ ਸਿਖੀ ਦਾ ਪ੍ਰਚਾਰ ਕੀਤਾ ਅਤੇ ਆਮ ਜਨਤਾ ਨੂੰ ਕਰਮ ਕਾਂਡਾ ਅਤੇ ਵੇਹ੍ਮਾ ਪ੍ਮਾਂ ਤੋਂ ਕਡਿਆ ਅੰਤ ਵੇਲਾ, ਨੇੜੇ ਜਾ ਕੇ ਗੁਰੂ ਸਾਹਿਬ ਜੀ ਨੇ ਗੁਰੁਗ੍ਦ੍ਦੀ ਆਪਣੀ ਪੁਤਰੀ-ਪੁਤਰ ਬਾਬਾ ਗੁਰਦਿੱਤਾ ਜੀ ਹਰ ਰਾਏ ਜੀ ਨੂੰ ਸੋਮ੍ਪੀ ਤਿਨ ਮਾਰਚ ਸੋਲਾਹ ਸੋ ਸਤਾਈ ਈਸਵੀ ਨੂੰ ਉਨੰਜਾ ਸਾਲ ਦੀ ਉਮਰ ਵਿਚ ਜੋਤੀ ਜੋਤ ਸਮਾਂ ਗਏ ਆਪ ਜੀ ਹਮੇਸ਼ਾ, ਮੀਰੀ ਪੀਰੀ ਦੇ ਮਾਲਕ, ਬੰਦੀ ਛੋਡ, ਮਹਾਬਲੀ ਯੋਧਾ ਆਦਿ ਨਾਵਾਂ ਨਾਲ ਸਤਕਾਰਿਆ ਜਾਂਦਾ ਹੈ। ਲੇਖ ਸ਼੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ, ਸ਼੍ਰੀ ਹਰਗੋਬਿੰਦ ਸਾਹਿਬ ਜੀ ਸਿਖਾਂ ਦੇ ਛੇਵੇਂ ਗੁਰੂ ਸਨ । ਆਪ ਜੀ ਦਾ ਜਨਮ ਉੰਨੀ ਜੂਨ ਪੰਦਰਾਂ ਸੋ ਪਚਾਨਵੇ ਈਸਵੀ ਨੂੰ ਪਿਤਾ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਘਰ ਪਿੰਡ ਬਡਾਲੀ, ਜਿਲ੍ਲਾ ਅੰਮ੍ਰਿਤਸਰ ਵਿਖੇ ਹੋਇਆ। ਆਪ ਜੀ ਦੀ ਵਿਦਿਆ ਅਤੇ ਸ਼ਾਸਤਰਾਂ ਦੀ ਸਿਖਲਾਈ ਲਈ, ਬਾਬਾ ਬੁਢਾ ਜੀ ਨੂੰ ਜ਼ਿਮ੍ਮੇਵਾਰੀ ਸੋਮ੍ਪੀ ਗਈ । ਆਪ ਜੀ ਦਾ ਵਿਆਹ ਮਾਤਾ ਧਨੋਤੀ ਜੀ

ਗੱਦੀ ਤੇ ਬਠਾ ਕੇ, ਗੁਰਿਆਈ ਦੀ ਜ਼ਿਮ੍ਮੇਵਾਰੀ ਸੋਮ੍ਪੀ ਸਿਖਾਂ ਦੇ ਕੇਂਦਰ ਅਸਥਾਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਹਮਣੇ ਗੁਰੂ ਹਰਗੋਵਿੰਦ ਜੀ ਨੇ ਇਕ ਥੜੀ ਦੀ ਉਸਾਰੀ ਕੀਤੀ, ਜਿਸਦੇ ਬਾਦ ਵਿਚ ਅਕਾਲ ਉਸਾਰਿਆ ਗਿਆ ਗੁਰੂ ਹਰ੍ਗੋਵਿੰਦ ਸਾਹਿਬ ਜੀ ਨੇ ਸੂਰਮਿਆਂ ਵਿੱਚ ਬੀਰ ਰਸ ਭਰਨ ਲਈ, ਅਕਾਲ ਤਖ਼ਤ ਦੇ ਯੋਦੇਆਂ ਦੀਆਂ ਵਾਰਾਂ ਦਾ ਗਾਯਨ ਸ਼ੁਰੂ ਕੀਤਾ। ਗੁਰੂ ਹਰ ਗੋਵਿੰਦ ਸਾਹਿਬ ਨੇ ਗੱਦੀ ਨੂੰ

ਗੁਰੂ ਗਦੀ ਉਪਰ ਬੈਠਦੇ ਸਨ ਪੰਜ ਜੁਲਾਈ ਸੋਲਾਹ ਸੋ ਛੇ ਈਸਵੀ ਨੂੰ, ਗੁਰੂ ਹਰ੍ਗੋਵਿੰਦ ਸਾਹਿਬ ਜੀ ਨੇ ਬਾਬਾ ਬੁਢਾ ਜੀ ਨੂੰ ਦੋ ਤਲਵਾਰ

ਇਕ ਅਦ੍ਮਤ ਦੀ, ਇਕ ਰਾਖ ਦੀ, ਇਕ ਰਾਖੀ ਕਰੇ ਵਜੀਰ ਦੀ ਗੁਰੂ ਹਰ੍ਗੋਵਿੰਦ ਸਾਹਿਬ ਜੀ ਨੇ ਫਰਮਾਇਆ ਕੀ ਗੁਰੂ ਘਰ ਵਿਚ ਇਹ ਦੋਵੇਂ ਸ਼ਕਤੀਆਂ ਸੰਤ ਪੀਰੀ ਤੇ ਸਿਪਾਹੀ ਰਾਜਸੀ ਤਾਕਤ ਮੀਰੀ ਇਕੱਠੇ ਕੰਮ ਕਰਨ ਗੇ ਚੰਗਾ ਸੰਤ ਹੀ ਚੰਗਾ ਸਿਪਾਹੀ ਹੋ ਸਕਦਾ ਹੈ ਕਿ ਤੇ ਚੰਗਾ ਸਿਪਾਹੀ

ਦਾ ਪ੍ਰਬੰਧ ਕੀਤਾ। ਇਸ ਤਰਹ ਸਿਖ ਫੋਜ ਦੀ ਨੀਹ ਰਖੀ ਆਪ ਨੇ ਪਾਣੀ ਦੀ ਲੋੜ ਪੂਰੀ ਕਰਨ ਲਈ ਰਾਮਸਰ, ਕੌਲਸਰ ਅਤੇ ਵਿਵੇਕਸਰ ਨਾਮ ਦੇ ਸਰੋਵਰ ਬਣਵਾਏ ਅਤੇ ਅੰਮ੍ਰਿਤਸਰ ਦੀ ਰਖਿਆ ਲਈ, ਲੋਹਗੜ੍ਹ ਦਾ ਕਿੱਲਾ ਬਣਵਾਇਆ।

ਗਵਾਲੀਅਰ ਦੇ ਕਿੱਲੇ ਵਿਚ ਕੈਦ ਦਾ ਹੁਕੂਮ ਦੇ ਦਿੱਤਾ, ਜਿਥੇ ਹੋਰ ਰਾਸ਼ਟਰੀ ਕੈਦੀ ਰਖੇ ਹੋਏ ਸਨ ਸੋਲਾਹ ਸੋ ਚੋਦਾਂ ਵਿਚ , ਜਹਾਂਗੀਰ ਨੂੰ ਦਮੇ ਦਾ ਬੜਾ ਸਕਤ ਡੋਰਾ ਪਿਆ ਆਖਿਰ ਉਸਨੇ ਫ਼ਕੀਰ

ਨਾ ਮੈਨੂੰ ਪਤਾ ਨੀ ਕਿ ਹੋਇਆ ਅੱਜ ਮੈਨੂੰ ਨੀਂਦ ਨੀ ਆਉਣ ਡੇਈ

ਓਹਦਾ ਵੀ ਗਰਮੀ ਜਿਹੀ ਲੱਗਣਡੀ

ਹਰ ਕੋਈ ਉੱਦਾਂ ਦਾ ਟਾਈਮ ਪਾਸ ਨੀ ਠੀਕ ਹੈ ਮੈਂ business ਦੇ according to time pass ਕਰ ਰਹੀ ਹਾਂ ਠੀਕ ਹੈ

ਹਾਂ ਰੋਟੀ ਖਾ ਲਈ ਤੂੰ ਰੋਟੀ ਖਾ ਲਈ ਮੈਂ ਥੋੜੇ ਜਿਹੇ ਚੌਲ ਖਾ ਲਏ

ਭਾਬੀ ਨੇ ਚੌਲ ਬੜੇ ਸਵਾਦ ਬਣਾਏ ਸੀ

ਇੱਕ ਇੱਕ ਏਵੀ ਗੱਲ ਆ ਓਹਨੂੰ ਜਿੱਦਾਂ ਦੱਸ ਦੇਈਏ ਨਾ ਮਤਲਬ cash ਕਰ ਮਤਲਬ ਦੇਖ ਲੈਂਦੀ ਹੈ ਤਰੀਕਾ ਸਮਝ ਜਾਂਦੀ ਹੈ

ਕਈਆਂ ਨੂੰ ਸਮਝਣ ਚ ਹੀ ਔਖ ਲਗਦੀ ਹੈ

ਮੈਂ ਤਾਂ ਸਵੇਰ ਦਾ ਦੇਖਣ ਰਿਹਾ ਹਾਂ ਕਿ ਵਿਚਾਰੀ ਲੱਗੀ ਰਹਿੰਦੀ ਹੈ ਹੈ ਨਾ ਜਿੱਦਾਂ ਹੁੰਦਾ ਕਰਣ ਤੇ ਰਹੀ ਹੈ

ਹੈਂ ਤੈਨੂੰ ਪਤਾ ਅੱਜ ਕੱਲ ਦੀ ਕੁੜੀਆਂ ਦਾ ਜਿੱਦਾਂ ਮੰਮੀ ਦਾ ਹੈ ਨਾ ਟੱਟੀ ਪਿਸ਼ਾਬ ਕਰਦੀ ਹੈ ਨਾ ਬੈੱਡ ਦੇ ਉੱਤੇ ਏ ਬੜਾ ਔਖਾ ਵਾ ਸਹੀ ਕਿੱਦਾਂ ਡੇਈ ਹੈ ਸਵੇਰ ਦਾ ਹੈ ਨਾ ਰੋਟੀ ਪਾਣੀ ਮੈਂ ਕਿਹਾ ਤਿੰਨ ਚਾਰ ਵਾਰੀ ਪੰਜ ਵਾਰੀ ਰੋਟੀ ਬਣਦੀ ਹੈ ਤੁਹਾਡੇ ਘਰ ਚ

ਓਹੀ ਹੈਨਾ ਏ ਤਾ ਬੜਾ ਔਖਾ ਵਾ ਓਹਦੀ ਕਿਹੜੀ ਕੋਈ ਇੰਨੀ ਉਮਰ ਹੈ ਨਿਆਣੀ ਜਿਹੀ ਤਾ ਹੈਗੀ ਹਜੇ ਹਾਂ ਬਾਕੀ ਚਲ ਹਜੇ ਸਿੱਖਣ ਡੇਈ ਹੈ ਹਜੇ ਤੇ ਉਹਨੇ ਸਾਰਾ ਕੁਝ ਸਿੱਖਕੇ ਤਾਂ ਵੇਖੀ ਕਿੱਦਾਂ ਓਹਨੇ ਐਂ ਚੈਂਟ ਹੋ ਜਾਣਾ ਇਥੇ ਕੰਮ ਕਰਣ ਨੂੰ ਹਾਂ ਹਾਂ ਓਹਨੇ ਜਦੋ ਓਹਨੇ ਜਸਕਿਰਨ ਵਾਂਗੋਂ ਹੋਣਾ ਓਦੋਂ ਤਕ ਤਾ ਓਹਨੇ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਓਹੋ ਹੋ ਜਾਣਾ ਮਤਲਬ ਪੂਰਾ ਢਾਬ ਆ ਜਾਣੀ ਹੈ ਘਰ ਦੀ

ਫੇਰ ਨਾਲੇ ਏ ਹੈ ਕਿ ਚੱਲ ਓਹਦੇ ਨਾਲ ਮੈਂ ਵੇਖਿਆ ਹਿਸਾਬ ਲਾ ਕੇ ਕਿ ਬਰਾਬਰ ਦਾ ਸਾਥ ਦਿੰਦੀ ਹੈ

ਹਾਂ ਹੁਣ ਬਸ ਮਾੜਾ ਜਿਹਾ ਕਿ ਚੱਲ ਇਹਨਾਂ ਦਾ ਜਿਹੜਾ ਜ਼ਿਆਦਾ ਕਰਜ਼ਾ ਕੁਰਜ਼ਾ ਹੈਨਾ ਸਿਸਟਮ ਥੋੜਾ ਜਿਹਾ ਘੱਟ ਜਿਹੇ ਤਾਂ

ਆਇਆ ਤੇ ਨੀ ਉਹਨਾਂ ਦਾ ਫੋਨ ਫਾਨ ਬਾਅਦ ਚ ਉਹ ਜਿਹੜੇ ਈਰੁ ਦੇ ਸੋਹਰਿਆਂ ਸੂਹਰਿਆਂ ਦਾ ਨਾ ਨਾ

ਉਹਨਾਂ ਨੇ ਤਾਂ ਸੋਚਿਆ ਚਲੋ ਪਿੱਛਾ ਛੁਟਿਆ

ਨਹੀਂ ਏ ਹੈ ਸਵੇਰ ਜੇ ਸਵੇਰੇ ਏਨਾ ਨੇ ਸੌਂ ਕੇ ਉੱਠਣਾ ਤੇ ਤਾਂ tension ਚ ਉੱਠਣਾ ਰਾਤ ਨੂੰ ਸੌਣ ਲੱਗਣਾ ਤਾਂ ਇਹਨਾਂ ਨੇ tension ਚ ਹੀ ਵਿਚਾਰਿਆਂ ਨੇ ਸੌਣਾ

ਇੰਨੀ ਪਰੇਸ਼ਾਨੀ ਸਿੱਟੀ ਸੀ ਨਾ ਏਨੀ ਪਰੇਸ਼ਾਨੀ ਦਿੱਤੀ ਹੋਈ ਸੀ ਨਾ ਹੱਦ ਤੋਂ ਜ਼ਿਆਦਾ ਪਰੇਸ਼ਾਨੀ ਦਿੱਤੀ ਹੋਈ ਸੀ ਇੰਨੇ ਕੋਈ ਗੱਲ ਨੀ ਹੁਣ ਉਹ ਬਹਿਗੀ ਨਾ ਅਰਾਮ ਨਾਲ ਠੰਡੇ ਹੋ ਕੇ ਬਸ ਹੁਣ ਓਹਨੂੰ ਰਹਿਣੀ ਭੁੱਖ ਮਿਲਣ ਦੀ, ਕਿ ਸਾਡਾ ਇੱਕ ਹੋਰ ਜੀ ਹੈਗਾ ਹੈਨਾ ਤੇ ਇੱਕ

ਪਿੰਡ ਵਾ ਲਾਗੇ ਹੈਨਾ ਤੇ ਓਹਨਾ ਨੂੰ ਏ ਲੱਗਾ ਏ ਲਾਗੇ ਹੈਗਾ ਕਿਹੜੀ ਗੱਲ ਹੈ ਜਦੋ ਮਰਜ਼ੀ ਆਵੇ ਜਦੋ ਮਰਜ਼ੀ ਚਲ ਜਾਵੇ ਤੇ ਹੁਣ ਅਸੀਂ ਆਉਂਦੇ ਹਾਂ

ਚਿਰ ਬਾਅਦ ਆਉਂਦੇ ਹਾਂ

ਹਾਂ ਤੇ ਤੁਸੀਂ ਸਾਡੀ ਇੱਜ਼ਤ ਕਰਦੇ ਜੇ ਮੈਂ ਰੋਜ਼ ਇਥੇ ਆਵਾਂ ਤੇ ਤੁਸੀਂ ਸਾਡਾ ਜੁਲੂਸ ਹੀ ਕੱਢਣਾ ਕਿ ਨਹੀਂ

ਤੇ ਜੇ ਮੈਂ ਇਨ੍ਹਾਂ ਦਾ ਹੋਵਾਂ ਤੇ ਮੈਂ ਓਹੋ ਹੀ ਰਹਿਣਾ ਸੀ ਬਸ ਬਈ ਲਾਏ ਬਈ ਆ ਗਿਆ ਈ ਅੱਜ ਗੋਭੀ ਬਣਾ ਲੈ ਤੇ ਅੱਜ ਦਾਲ ਬਣਾ ਲੈ

ਅੱਧੇ ਘੰਟੇ ਚ

ਹਾਂ

ਤੇ ਤੂੰ ਨਾਲੇ ਮੈਨੂੰ ਕਹਿਨਾ ਹੈਂ ਲਾਗੇ ਹੀ ਕਰਾ, ਕਰਨਾ ਤੇਰਾ ਤੇ ਕੁਝ ਤੂੰ ਮੇਰੇ ਨਾਲ ਦੁਸ਼ਮਣੀ ਕਮਾਉਂਦੇ ਹਾਂ ਤੇ ਮਤਲਬ ਜੇ ਕਦਰ ਘਟੇ ਤੇ ਰੋਜ਼ੀ ਦੀ ਘਟੇ ਨਹੀਂ ਨਹੀਂ ਤੇਰੀ ਕਿਉਂ ਕਦਰ ਘਟੇ ਮੰਨ ਲੈ ਚੱਲ

ਤੇ ਲਾਗੇ ਮੈਂ ਹੋਣਾ ਤੁਸੀਂ ਦੂਰੋਂ ਆਉਣਾ ਤੇ ਤੁਹਾਡੀ ਤੁਹਾਡੀ ਕਦਰ ਜ਼ਿਆਦਾ ਹੋਇਆ ਕਰਨੀ ਓਹਨਾ ਕਹਿਣਾ

ਕਦਰ ਘੱਟਦੀ ਬੰਦੇ ਦੇ ਕੰਮਾਂ ਨਾਲ ਹੈਨਾ ਸਮਝ ਲੱਗੀ

ਤੇ ਜੇ ਤੁਸੀਂ ਚੰਗੇ ਰਹੋਗੇ ਤਾਂ ਥੋੜੀ ਕਦਰ ਘੱਟਦੀ ਹੈ ਹੁਣ ਮੰਨ ਚਲ ਤੂੰ ਦੂਰ ਕਰਿਆ ਹਮ ਠੀਕ ਕਰ ਲੇਂਗੀ ਰੀਯਾ ਦਾ ਲਾਗੇ ਹੋ ਜੁਗਾ ਹੈਨਾ ਜੇ ਰੀਯਾ ਨੇ ਦੂਰ ਹੈ ਤਾਂ ਇੱਕ ਜਾਣਾ ਤਾਂ ਲਗੇ ਹੋਣਾ ਚਾਹੀਦਾ ਹੈਨਾ ਓਹਦੇ ਤੇ ਮੈਂ ਤਾ ਤੁਹਾਨੂੰ ਏਹੀ ਮੈਂ ਨੀਲੂ ਨੂੰ ਬੜੇ ਚਿਰ ਦਾ ਕਹਿਨਾ ਹਾਂ ਕਿ ਤੂੰ ਭਰਾ ਇਥੋਂ ਆ ਤੇ ਮੇਰੇ ਲਾਗੇ ਰਹਿ ਮੇਨੂ ਵੀ ਸਾਥ ਹੋ ਜਾਂਦੈ ਸਹੀ ਸਹੀ ਡੈਡੀ ਤੇ ਇਥੇ ਨੀਲੂ ਆ ਜਾਣ ਮੇਰੇ ਕਲੋ ਤੇ ਮੈਂ ਤਾ ਸਾਲ ਦੇ ਵਿਚ ਕੋਠੀ ਬਣਾ ਲੀਨਾ ਸਾਰਾ ਦਿਨ ਕੋਠੀ ਹੋਰ ਲੈ ਫੇਰ ਮੈਂ ਇਥੇ ਥੋੜੀ ਰਹਿਣਾ ਵਾ ਫੇਰ ਮੈਂ ਭੱਜ ਜਾਣਾ ਬਾਹਰ ਅਮਰੀਕਾ ਅਮਰੀਕਾ ਤੁਹਾਡੇ ਕੋਲ ਜੱਸੀ

ਇਥੇ ਨੀ ਰੱਖਣ ਦਾ ਜੀ ਕਰਦਾ ਪਿੰਡ ਵਿਚ ਪਿੰਡ ਦੇ ਵਿਚ ਕਿੰਨੀਆਂ ਲੜਾਈਆਂ ਝਗੜੇ ਕਲੇਸ਼ ਖਾਨਾ ਤੇ ਮੈਂ ਤਾਂ ਕਰਕੇ ਇਥੇ ਜੱਸੀ ਨੂੰ ਨੀ ਰੱਖਦੇ ਨਾ ਨਿਆਣਿਆ ਨੂੰ ਰੱਖਣਾ ਇਸੇ ਕਰਕੇ ਤਾਂ ਮੈਂ ਪਿੰਡੋ ਨਿਕਲਿਆ ਲੜਾਈਆਂ ਝਗੜਿਆਂ ਚੋ ਤੇ ਮੈਂ ਨਾ

ਤੇ ਫੇਰ ਜੇ ਤੁਸੀਂ ਇਥੇ ਆ ਜਾਓਗੇ ਤਾਂ ਜੱਸੀ ਇਥੇ ਤੁਹਾਡੇ ਕੋਲ ਰਹੇਗੀ ਤਾਂ ਮੈਂ ਬਾਹਰ ਰਹਿ ਸਕਦਾ ਬੜਾ ਵਧੀਆ

ਏ ਤਾਂ ਹੈ